ਹਾਂਜੀ।

ਸਲਾਮ ਜੀ ਸਲਾਮ ਕੀ ਹਾਲ ਆ? ਤੁਸੀ ਸੁਣਾਓ ਹੋਰ ਕੀ? ਵਧੀਆ ਕੁਛ ਨਹੀਂ ਕਰਨਾ ਕੀ ਹੈ ਬਸ ਵੇਲੇ ਠੀਕ ਆ ਹੋਰ ਠੀਕ-ਠਾਕ ਹੈ ਹੋਰ ਨਿਆਣਿਆਂ ਨੂੰ ਘਲ ਕੇ ਹਟੀ ਹਾਂ

ਹੂ ਨਿਆਣਿਆਂ ਨੂੰ ਘਲ ਕੇ ਹਟੀ ਏਕ ਨੇ ਜਾਣਾ ਸੀ ਦੁਕਾਨ ਤੇ ਤੇ ਮੁੰਡੇ ਨੇ ਕੰਮ ਤੇ ਜਾਣਾ ਸੀ ਤੇ ਮੈਂ ਚਲ ਕੱਲ ਹੀ ਲੈਨੀ ਹਾਂ

ਹੂ ਹੋਰ ਕੀ ਕਰਨ ਡਏ ਉਹ ਕੁਝ ਨਹੀਂ ਕਰਨਾ ਕੀ ਆ ਮੈਂ ਵੀ ਰੋਟੀ ਪਾਣੀ ਬਣਾ ਕੇ ਹਟੀ ਆਂ ਘੜੀ ਕ ਹੋ ਜਾਏ ਤੇ ਮੈਂ ਕਿਹਾ ਰੋਟੀ ਬਣਾ ਲੈਂਦੇ ਹਾਂ ਠੀਕ ਆ ਚਲ ਵਦੀਆ ਐਸ ਵੇਲੇ ਇਹੋ ਕੰਮ ਹੁੰਦਾ ਰੋਟੀ-ਪਾਣੀ ਦਾ ਹੀ

ਹੋਰ ਹਾਂ ਠੀਕ ਆ ਤੂੰ ਸੁਣਾ

ਕੁਛ ਨਹੀਂ ਕਰਨਾ ਕੀ ਆ

ਠੀਕ ਆ ਠੀਕ ਆ ਹੋਰ ਫੇਰ ਵਧੀਆ ਸਭ ਵਧੀਆ ਏਦਾਂ ਹੀ ਆ ਲਘੀ ਜਾਂਦਾ

ਟਾਈਮ ਹੀ ਲਗਣਾ ਚਾਹੀਦਾ ਹੋਰ ਸੁਣਾ ਆਂਢੀਆਂ-ਗੁਆਂਢੀਆਂ ਦੀ ਅਹ ਠੀਕ ਆ ਸਾਰੇ ਆਂਢੀ-ਗੁਆਂਢੀ ਵੀ ਹੂ ਹੋਰ ਫੇਰ ਆਹੋ ਵਧੀਆ ਰਾਤੀਂ ਮੀਂਹ ਬੜਾ ਆਇਆ ਸੀ ਏਧਰ ਤੇ ਅਛਾ ਅਛਾ ਮੀਂਹ ਆਇਆ ਸੀ ਆਹੋ ਬਦਲ ਬੜਾ ਚੜੇਦਾ ਸੀ

ਕੋਠਾ ਕੂਠਾ ਗਿੱਲਾ ਹੋਇਆ ਮੈਂ ਤੇ ਪਾਣੀ ਕੱਢ ਕੇ ਆਈ ਕੋਠੇ ਤੋਂ ਅਛਾ ਅਛਾ ਮੀਂਹ ਤੇ ਵਾਹਵਾ ਹੀ ਆ ਗਿਆ ਏਧਰ ਤੇ ਮਾੜਾ ਜਿਹਾ ਆਇਆ ਸੀ ਫੇਰ ਬੰਦ ਹੋ ਗਿਆ ਹੂ ਏਧਰ ਬੜਾ ਆਇਆ ਸੀ ਹੂ ਏਦਰ ਤਾਂ ਬਦਲ ਹੋਇਆ ਬੜਾ ਸੀ

ਆਹੋ ਪਰ ਉਹ ਨਾ ਬਦਲ ਬੜਾ ਹੋਇਆ ਸੀ ਮੀਂਹ ਬੜਾ ਥੋੜਾ ਹੋਇਆ ਸੀ ਹੁ ਏਧਰ ਤਾਂ ਬੜਾ ਹੋਇਆ ਬਦਲ ਵੀ ਬੜਾ ਹੋ ਆ ਤੇ ਮੀਂਹ ਵੀ ਬੜਾ ਆਇਆ ਸਗੋਂ ਹੁ ਚਲ ਕੋਈ ਨਹੀਂ ਮੈਂ ਤੇ ਸਗੋਂ ਘਟਾ ਕੁਟਾ ਬਹਿ ਗਿਆ

ਹਾਲੇ ਤੇ ਕਣਕਾਂ ਵਢਣ ਡਏ ਆ ਹਾਲੇ ਤੇ ਨਹੀਂ ਮੀਂਹ ਨਹੀਂ ਚਾਹੀਦਾ ਸੀ ਵੈਸੇ ਹੂ ਮਸ਼ੀਨਾਂ ਮਛੁਨਾ ਤੇ ਲੋਕਾਂ ਨੇ ਫਿਰਾ ਦਿਤੀਆਂ ਵਾ ਕੋਈ ਆ ਸੋ ਚੋ ਇਕ ਜੋ ਕਿਥੇ ਰਹਿ ਗਿਆ ਹੋਵੇਗਾ ਨਹੀਂ ਤੇ ਮਸ਼ੀਨਾਂ ਮਛੁਨਾ ਫਰਾ ਤੀਆਂ ਲੋਕਾਂ ਆਹੋ ਤੂੰ ਜਾਨੀ ਛੁਟੇ ਲੈਣ

ਮੈਂ ਤੇ ਲਿਆ ਦੇ ਭੈਣ ਕਿੰਨੇ ਹੀ ਹੋ ਗਏ ਸਗੋਂ

ਹਾਂ ਮੈਂ ਕਿਹਾ ਮੈਂ ਤੇ ਜਾਨੀ ਆਂ ਕਿੰਨੇ ਹੋ ਗਏ ਸਗੋਂ ਹਾਂ ਚਲ ਕਢ ਕੂੜ ਲਓ ਹੈ ਨਾ ਆਹੋ ਹੁ

ਨਹੀਂ ਬਥੇਰੇ ਏਧਰ ਲਗੇ ਸੀ ਕਣਕਾਂ

ਅੱਛਾ-ਅੱਛਾ ਸਾਡੇ ਇਧਰ ਮਸ਼ੀਨਾਂ ਫੇਰ ਤੀ ਆਂ ਆਹੋ ਤੇ ਉਹ ਕਿੰਨੇ ਡਿਗੇ ਸੀ ਤੇ ਅਸੀਂ ਲੈ ਕੇ ਆਇਆ ਸੀ ਨਾਲ ਆ ਕੇ ਦੋ ਜਣਿਆ ਸੀ ਆਹ ਤੇ ਮੈਂ ਸੀ ਫੇਰ ਅਸੀਂ ਲੈ ਆਏ ਠੀਕ ਆ ਠੀਕ ਆ ਚਲ ਵਦੀਆ ਕੇ ਚਲ ਦਾਣੇ ਹੋ ਜਾਣਗੇ ਹਾਹੋ ਹੋਰ ਕੀ ਕਰਨਾ ਚਲ ਦਾਣੇ ਹੀ ਸਹੀ ਆਹੋ ਵਿਹਲੇ ਹੀ ਰਹਿਣਾਂ ਘਰ ਸਾਰਾ ਦਿਨ ਆਹੋ ਕਹਿੰਦੇ ਹੁਣ ਕਣਕਾਂ ਨਹੀਂ ਆਇਆ ਕਰਨਗੀਆਂ

ਕਹਿੰਦੇ ਹੁਣ ਕਣਕਾਂ ਨਹੀਂ ਆਇਆ ਕਰਨਗੀਆਂ ਆਹੋ ਕਹਿੰਦੇ ਬੰਦ ਹੋ ਗਈਆਂ ਹੁਣ ਨਹੀਂ ਆਇਆ ਕਰਨਗੀਆਂ

ਮੈਂ ਆਪ ਡਈ ਹਾਂ ਕਹਿਣ ਕਹਿੰਦੇ ਬੰਦ ਹੋ ਗਿਆ ਤੇ ਮੈਂ ਕਹਿਣ ਡਈ ਸਾਂ ਇਹਦੇ ਡੈਡੀ ਨੂੰ ਕੇ ਮੁਲ ਲੈ ਲਈਏ ਹਾਲੇ ਕੋਈ ਨਹੀਂ ਗਲਾਂ ਹੀ ਨੇ ਚਲ ਫੇਰ ਮੰਡੀ ਚੋਂ ਲੈ ਲਓ ਦੋਕ ਕੁਇੰਟਲ ਆਹੋ ਇਥੇ ਵੀ ਪਤਾ ਕੀਤਾ ਨਾ ਕਹਿੰਦੇ ਹੁਣ ਬੰਦ ਹੋ ਜਾਣੀ ਮੈਂ ਕਿਹਾ ਹਾਂ ਅਹ ਦ ਸਾਨੂੰ ਤੇ ਦਓ ਤੁਸੀਂ ਦੂਸਰਿਆਂ ਨੂੰ ਦੂਸਰਿਆਂ ਨੂੰ ਭਾਵੇਂ ਨਾ ਦਵੋ ਸਾਨੂੰ ਤੇ ਲੋੜ ਹੈ ਕਣਕਾਂ ਦੀ ਹਾਲੇ ਹੂ ਲੋਕੀ ਵੇਚ ਦਿੰਦੇ ਹੈ ਨਾ ਆਹੋ ਕੇਹੀ ਏਥੇ ਡਏ ਕਹਿਨ ਲੋਕੀਂ ਵੇਚ ਦਿੰਦੇ ਹੁਣ ਕਣਕਾਂ ਨਹੀਂ ਦਿਆ ਕਰਨੀਆਂ ਸਾਨੂੰ ਤੇ ਸਾਨੂੰ ਤੇ ਮੈਂ ਕਿਹਾ ਲੋੜ ਆ ਮੈਂ ਕਿਹਾ ਅਸੀਂ ਕਿਥੋਂ ਵੇਚਦੇ ਸਾਨੂੰ ਤੇ ਓਹਨੇ ਮਿਲ ਜਾਵੇ ਤੇ ਬਥੇਰੀ ਆ ਆਵੋ ਆਪਾਂ ਮੁੱਲ ਨਹੀਂ ਤੇ ਸਾਨੂੰ ਸਾਡੇ ਵਰਗਿਆਂ ਨੂੰ ਮੂਲ ਨਹੀਂ ਆਟਾ ਲੈਣਾਂ ਪੈਂਦਾ ਗਰੀਬ ਬੰਦੇ ਤੈਨੂੰ ਪਤਾ ਕਿੱਥੋਂ ਦਿਹਾੜੀ ਲਗਾ ਕੇ ਖਾਣ ਵਾਲੇ ਹਾਂ ਆਹੋ ਹਾਲੇ ਇੱਕੋ ਜਿਹੇ ਨਿਆਣੇ ਹੋਇਆ ਤੇ ਕੀ ਕਰਨਾ ਭਲਾ

ਲੋਕੀਂ ਤੇ ਬੜੇ ਓਸੇ ਵੇਲੇ ਆਉਂਦੀ ਹਾਲੇ ਕਣਕ ਮਗਰੋਂ ਤੇ ਪਹਿਲਾਂ ਹੀ ਵੇਚ ਦਿੰਦੇ ਹਾਂ ਇਹ ਗਲ ਸਹੀ ਹੈ ਵਾਕੇ ਹੀ ਗਡੀ ਗੇਤਰੇ ਹੀ ਆ ਜਾਂਦੀ ਹੈ

ਆਹੋ ਇਹ ਤੇ ਗਲ ਸਹੀ ਹੈ

ਆਹੋ ਤੇ ਅਸੀਂ ਕਿੱਥੋਂ ਲਿਆਵਾਂਗੇ ਭਲਾ ਕਣਕ ਚਲ ਜੱਟ ਬੀਜ ਕੇ ਵੀ ਉਹ ਚਲ ਉਹ ਕਰ ਲੈਂਦੇ ਹਾਂ ਵੱਢ ਲੈਂਦੇ ਆ ਅਸੀਂ ਤੇ ਬੀਜਦੇ ਵੀ ਨਹੀਂ ਹਾਂ ਆਹੋ ਪੈਲ਼ੀ ਬੰਨੇ ਉਹਨਾਂ ਦੇ ਹੈ ਵਾਹ ਚਲ

ਹੂ ਮੈਂ ਕਿਹਾ ਅਸੀਂ ਤੇ ਕਿੱਥੇ ਵੀ ਠੇਕੇ ਤੇ ਨਹੀਂ ਲੈ ਸਕਦੇ ਇਹ ਤੇ ਪੈਲ਼ੀ